ਡਈ ਕਹਿਣ ਕਹਿੰਦੀ ਮੁੰਡਾ ਬੜਾ ਸੋਹਣਾ ਵਾਂ। ਚਲੋ ਚੰਗੀ ਗੱਲ ਕੋਈ ਨੀ ਭਾਜੀ ਮੈਂ ਕਿਹਾ ਵਧੀਆ ਜ਼ਿਆਦਾ ਮਾਮੇ ਦੇ ਮੇਰੇ ਦੇ ਵੀ ਸਹੁਰੇ ਉੱਥੇ ਆ ਨਾ

ਭਾਜੀ ਕਹਿੰਦੇ ਉਹਨੇ ਪਾਈ ਸੀ ਉੱਥੇ ਮੈਂ ਦੇਖਣ ਡਿਆਂ ਉਹਦੇ ਲਾਇਆ ਸੀ ਵਾਜਾ ਵੂਜਾ ਤੇ speaker ਲਾਏ ਸੀ status ਲਾਏ ਸੀ ਅੰਬਰਸਰ ਦੀ ਕੁੜੀ ਹੈ ਚੁੰਨੀ ਚੜਾਵਾ ਕਰ ਲਿਆਂਦਾ ਸੀ।

ਬੜਾ ਸੋਹਣਾ ਉਹ ਹੋ ਗਿਆ ਵਾ ਚਲੋ ਆਹੋ ਦੋ ਕੁ ਮਹੀਨੇ ਹੋ ਹੀ ਗਏ ਆ ਆਹੋ ਲੱਗੇ ਸੀ ਤੇ ਇਹ ਭੰਗੜਾ ਭੁੰਗੜਾ ਪਾਉਂਦੇ

ਉਹ ਮਾਮੀ ਤਾਂ ਅੱਗੇ ਪਹਿਲਾਂ

ਆਹੋ ਪਹਿਲਾਂ ਵੀ ਏਦਾਂ ਦੀ ਸੀ ਮਤਲਬ ਚਲੋ ਫ਼ਰਕ ਪੈਂਦਾ ਜਾਂਦਾ ਵਾ। ਸੂਗਰ ਸਾਗਰ ਤਾਂ ਨੀ ਕਿਤੇ ਇਹਨੂੰ ਮਾਮੀ ਨੂੰ ਨੀ ਸੂਗਰ ਮਾਮੇ ਨੂੰ ਸੂਗਰ ਆ। ਮਾਮੇ ਨੂੰ ਸੂਗਰ ਸਿਹਤ ਪੱਖੋਂ ਚੰਗਾ ਸੀ ਉਹ ਮਾਮੀ ਵੀ ਮਾਮੇ ਦੀ tension ਲੈਂਦੀ ਆ ਆਹੋ ਮਾਮੇ ਦੀ tension ਲੈਂਦੀ ਆ। ਚੱਲ ਕੋਈ ਨੀ ਹੋਰ ਚਲੋ ਸਾਰੇ ਚੱਲੇ ਹਜ਼ੂਰ ਸਾਹਿਬ ਵੱਲ ਚੱਲੇ ਨੇ ਬੜੇ ਜਾਣੇ ਜਾ ਜਾਣ ਲੱਗੀ ਸੰਗਤ। ਅੱਛਾ। ਹਾਂ।

ਡਏ ਸੀ ਕਹਿ ਹੈਂ

ਅੱਛਾ ਟਰੇਨ ਤੇ ਟਿੱਕਟਾਂ ਕਰਵਾਇਆਂ ਹੋਈਆਂ ਨਾ ਪਹਿਲੋਂ ਤੋਂ। ਟਿੱਕਟਾਂ ਕਰਵਾਈਆਂ ਨੇ ਤੇ ਗਿਆਰਵੇਂ ਮਹੀਨੇ ਜਾਣਾ ਵਾਂ ਮੇਲਾ ਵੀ ਆ ਗਿਆ ਨਾ ਖਾਣਕਾ ਦਾ ਮੇਲਾ ਆ ਗਿਆ ਵਾ ਤਿੰਨ ਤਰੀਕ ਨੂੰ ਮੇਲਾ ਵਾ। ਤਿੰਨ ਤਰੀਕ ਆਹ ਜਿਹੜੀ ਹੁਣ ਤਿੰਨ ਤਰੀਕ ਆਉਣੀ ਆਂ ਤੇ ਖਾਣਕਾ ਦਾ ਮੇਲਾ ਵਾ ਮੈਂ ਕਹਿਣਡੀ ਸੀ ਮੇਲਾ ਵੇਖਣ ਜਾਵਾਂਗਾ ਜੇ ਜਾਇਆ ਗਿਆ ਤੇ ਮਹਾਰਾਜ ਦੀ ਕਿਰਪਾ ਨਾਲ। ਉਹ ਐਵੇਂ ਮੂੰਹ ਨੀ ਹੁੰਦੀ ਸੀਗੀ ਉਦੋਂ ਚੱਲ ਜਾਈਦਾ ਸੀ ਤੇ ਹੁਣ ਮੇਲਾ ਕਾਹਦੇ ਆ ਮਾਸੀ ਤੇਰੀ ਵੀ ਦਾ ਆਹੋ ਇਹ ਤੇ ਹੈ ਹੁਣ ਗਰਮੀ ਬੜੀ ਹੈ। ਹਾਂ ਗਰਮੀ ਆ ਤਾਂ ਉਹਦਾ ਕੰਮ ਕਾਰ ਆ, ਉਦੋਂ ਤੇ ਆਪਣੇ ਇੱਥੇ ਕੰਮ ਕਾਰ ਚੱਲ ਪੈਣੇ ਆਂ ਤੇ ਮੁੜਕੇ ਮੇਲੇ ਥੋੜ੍ਹੇ ਵੇਖੀ ਜਾਣੇ ਆਂ ਗਰਮੀ ਚ। ਆਹੋ ਤੇ ਇਹ ਤੇ ਹੈ ਹੀ ਆ ਗਰਮੀ ਵੀ ਬੜੀ ਪੈ ਜਾਂਦੀ ਆ ਨਾ ਇੱਕ ਦਮ ਹੀ। ਆਹ ਹੁਣ ਮੇਲੇ ਕਾਹਦੇ ਹੁਣ ਹੁੰਦੇ ਸੀ ਆਪਣੇ ਭੈਣ ਭਰਾ ਮੇਲੇ ਚ ਤੇ ਭੈਣ ਭਰਾ ਜਾਣ ਤੇ ਫਿਰ ਮੇਲੇ ਕਾਹਦੇ ਰਹਿ ਗਏ ਹੈ ਆਹੋ ਇਹ ਤੇ ਹੈ ਹੀ ਆ ਚਾਅ ਕਰਨ ਵਾਲੀ ਹੀ ਮੁੱਕ ਗਈ ਤੇ

ਮਾਸੀ ਚਾਅ ਕਰਦੀ ਸੀ ਮਾਸੀ ਨੂੰ ਪਤਾ ਸੀ ਮੇਰੀਆਂ ਆਉਂਦੀਆਂ ਨੇ ਮਾਸੀ ਮੁੱਕ ਗਈ ਤੇ ਸਮਝ ਵੀ ਨਹੁੰਆਂ ਨੂੰ ਤੇ ਪਤਾ ਹੀ ਨੀ ਵੀ ਕੌਣ ਆਂ ਤੇ ਕੌਣ ਨਹੀਂ।

ਆਹੋ ਉਹ ਤੇ ਹੈ ਹੀ ਆ ਮਾਸੀ ਚੰਗੀ ਸੀ ਚਲੋ। ਹਾਂ ਤੇ ਘੋਨਾ ਹੁਣ ਵੀ ਪਾਠ ਪੂਠ ਕਰਦਾ ਕਿ ਨਹੀਂ। ਉਹ ਪਾਠ ਕਰਦਾ ਵਾ ਘਰੇ ਕਹਿੰਦੇ ਨੇ, ਪਤਾ ਨੀ ਕਰਦਾ ਕਿ ਨਹੀਂ ਕਰਦਾ ਕਦੇ ਗਈ ਹੀ ਨੀ

ਤੇ ਓਦਣ ਉੱਥੇ ਕਿਤੇ ਆਇਆ ਸੀ ਕਹਿੰਦੇ

ਆਹੋ ਸੱਤੂ ਦੀ ਸਾਲੀ ਨੂੰ attack ਹੋ ਗਿਆ ਸੀ ਤੇ ਉਹ ਬੇਚਾਰੀ ਮੁੱਕ ਗਈ ਬੜੀ ਸੋਹਣੀ ਕੁੜੀ ਸੀ ਝੱਟ ਹੀ attack ਹੋ ਗਿਆ ਦੋ ਭੈਣ ਭਰਾ ਸੀਗੇ। BSC nursing ਕਰਦੀ ਸੀਗੀ॥ ਆਹੋ nursing ਕਰਨ ਡਈ ਸੀ ਤੇ ਪਿਓ ਦੀ ਵੀ ਬਾਂਹ ਹੈਨੀ ਪਿਓ ਦੀ ਬਾਂਹ ਖਰੇ ਮਸ਼ੀਨ ਚ ਆ ਗਈ ਸੀ ਤੇ ਨਿੱਕਾ ਭਰਾ ਸੀ ਉਹ

Plus-two ਦੇ ਪੇਪਰ ਦੇਣਡਿਆ ਨਿੱਕਾ ਭਰਾ ਵੀ ਤੇ

ਚੱਲ ਮੈਂ ਉਹ ਮੁੰਡਾ ਡਿਆ ਵਾਜਾਂ ਮਾਰਨ ਮੈਂ ਮਿਲ ਆਵਾਂ ਜ਼ਰਾ।

ਹੈਂ

ਆਹੋ ਮਿਲ ਆ ਮਿਲ ਆਇਓ ਕੋਈ ਗੱਲ ਨੀ।

ਚੱਲ ਠੀਕ ਹੈ okay ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਹਾਂ। ਸਤੰਬਰ ਉੱਨੀ ਸੌ ਇਕੱਤੀ ਈਸਵੀ ਵਿੱਚ ਮਹਾਤਮਾ ਗਾਂਧੀ ਜੀ London ਵਿੱਚ ਦੂਸਰੇ ਗੋਲ ਮੇਜ਼ ਸੰਮੇਲਨ ਵਿੱਚ ਭਾਗ ਲੈਣ ਤੋਂ ਬਾਅਦ ਭਾਰਤ ਵਾਪਸ ਆਏ। ਉਹ ਸਰਕਾਰ ਵੱਲੋਂ ਭਾਰਤੀਆਂ ਤੇ ਕੀਤੇ ਜਾ ਰਹੇ ਜੁਲਮਾਂ ਨੂੰ ਸੁਣ ਕੇ ਹੈਰਾਨ ਰਹਿ ਗਏ Lord Willingdon Lord Irvin ਸਥਾਨ ਤੇ ਭਾਰਤ ਦਾ ਨਵਾਂ Viceroy ਬਣ ਚੁੱਕਾ ਸੀ ਉਹ ਗਾਂਧੀ Irvin ਸਮਝੌਤੇ ਨੂੰ ਮੰਨਣ ਲਈ ਤਿਆਰ ਨਹੀਂ ਸੀ ਉਸਨੇ ਬੰਗਾਲ ਵਿੱਚ Martial law ਲਗਾ ਦਿੱਤਾ ਸੀ, ਸਰਕਾਰ ਨੇ ਪੰਡਿਤ ਜਵਾਹਰ ਲਾਲ ਨਹਿਰੂ, ਖਾਨ ਅਬਦੁਲ ਖਵਾਰ ਖਾਂ ਅਤੇ ਕਈ ਹੋਰ ਮੁੱਖ ਕਾਂਗਰਸੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਇਹਨਾਂ ਦੇ ਇਲਾਵਾ ਸਰਕਾਰ ਨੇ ਬਹੁਤ ਸਾਰੇ ਭਾਰਤੀਆਂ ਨੂੰ ਵੀ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਮਹਾਤਮਾ ਗਾਂਧੀ ਇਸ ਸੰਬੰਧ ਵਿੱਚ ਵਾ ਅਹ Viceroy ਨੂੰ ਮਿਲਣਾ ਚਾਹੁੰਦੇ ਸਨ, ਪਰੰਤੂ ਉਸਨੇ ਗਾਂਧੀ ਜੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਕਾਰਨਾਂ ਕਰਕੇ ਮਹਾਤਮਾ ਗਾਂਧੀ ਨੇ ਤਿੰਨ ਜਨਵਰੀ ਉੱਨੀ ਸੌ ਬੱਤੀ ਈਸਵੀ ਨੂੰ ਸਿਵਲ ਨਾ ਫੁਰਮਾਨੀ ਅੰਦੋਲਨ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ। ਅਗਲੇ ਹੀ ਦਿਨ ਸਰਕਾਰ ਨੇ ਮਹਾਤਮਾ ਗਾਂਧੀ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਾਂਗਰਸ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ।

ਅਸਫ਼ਲ ਰਿਹਾ ਪਰੰਤੂ ਫਿਰ ਵੀ ਇਸ ਦਾ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਖ਼ਾਸ ਸਥਾਨ ਹੈ ਇਸ ਅੰਦੋਲਨ ਦੇ ਕਾਰਨ ਲੋਕਾਂ ਵਿੱਚ ਰਾਸ਼ਟਰੀ ਭਾਵਨਾ ਦਾ

ਇਹ ਬਿਨਾਂ ਸ਼ੱਕ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਇਕ ਨਵਾਂ ਮੋੜ ਸੀ। ਆਪਸ ਵਿੱਚ ਰਾਜਨੀਤੀ ਦੇ ਵਿਕਾਸ ਅੱਠਵੀਂ ਸਦੀ ਦੇ ਅੰਤ ਵਿੱਚ Arab ਰਾਸ਼ਟਰਾਂ ਚ ਇੱਕ ਧਾਰਮਿਕ ਅੰਦੋਲਨ ਚਲਾਇਆ। ਜਿਸਨੂੰ ਅੰਦੋਲਨ ਕਿਹਾ ਜਾਂਦਾ ਹੈ ਇਸ ਅੰਦੋਲਨ ਨੇ ਵੀ ਭਾਰਤ ਵਿੱਚ ਕ੍ਰਾਂਤੀ ਦੀ ਭਾਵਨਾ ਨੂੰ ਉਤਸ਼ਾਹ ਦਿੱਤਾ ਅਠਾਰਾਂ ਸੌ ਵੀਹ ਈਸਵੀ ਵਿੱਚ ਭਾਰਤੀ ਮੁਸਲਿਮ ਨੇਤਾ ਸਦਰ ਅਹਿਮਦ ਕਰਨ ਲਈ ਮੱਕਾ ਪਹੁੰਚੇ ਉੱਥੇ ਅੰਦੋਲਨ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਭਾਰਤ ਵਿੱਚ ਵੀ ਇਹ ਅੰਦੋਲਨ ਚਲਾਉਣ ਦਾ ਨਿਸ਼ਚਾ ਕਰ ਲਿਆ, ਭਾਰਤ ਪਹੁੰਚਣ ਲਈ ਉਹਨਾਂ ਨੇ ਆਪਣੇ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਇਹ ਅੰਦੋਲਨ ਜਲਦੀ ਹੀ ਹਰਮਨ ਪਿਆਰਾ ਹੋ ਗਿਆ ਇਸ ਅੰਦੋਲਨ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਜਾਣ ਜਾਗਰਣ ਦੇ ਨਾਲ ਨਾਲ ਅੰਗਰੇਜ਼ਾਂ ਵਿਰੁੱਧ ਦਾ ਇਤਿਹਾਸ ਵੀ ਹਿੰਦੂ ਮੁਸਲਿਮ ਏਕਤਾ ਦੇ ਵਿਰੁੱਧ ਸੀ ਇਸ ਤੇ ਇਸਦਾ ਕਾਰਨ ਸੀ ਵੱਖ ਵੱਖ ਰਾਜਾਂ ਦਾ ਭਾਰਤ ਦੀ ਪੂਰਬ ਇਤਿਹਾਸ ਹਿੰਦੂ ਮੁਸਲਿਮ ਏਕਤਾ ਵਿਰੁੱਧ ਸੀ। ਬੈਠ ਜਾ, ਬੈਠ ਜਾ, ਬੈਠ ਜਾ। ਅੰਦੋਲਨਾਂ ਨੂੰ ਸਦੀਆਂ ਦੇ ਅਹ ਅੰਤ ਵਿੱਚ ਸਭ a Arab ਰਾਸ਼ਟਰਾਂ ਵਿੱਚ ਇੱਕ ਧਾਰਮਿਕ ਅੰਦੋਲਨ ਚੱਲ ਪਿਆ। ਜਿਸਨੂੰ ਅੰਦੋਲਨ ਕਿਹਾ ਜਾਂਦਾ ਹੈ ਇਸ ਅੰਦੋਲਨ ਨੇ ਹੀ ਭਾਰਤ ਵਿੱਚ

ਕਰਨ ਲਈ ਮੱਕੇ ਪਹੁੰਚੇ ਉੱਥੇ ਅੰਦੋਲਨ ਨੇ ਤੋਂ ਅੰਦੋਲਨ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਭਾਰਤ ਵਿੱਚ ਹੀ ਇਹੇ ਅੰਦੋਲਨ ਚਲਾਉਣ ਦਾ ਨਿਸ਼ਚੇ ਕਰ ਲਿਆ। ਭਾਰਤ ਪਹੁੰਚ ਕੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਨੇ ਅਹ ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਇਹ ਅੰਦੋਲਨ ਜਲਦੀ ਹੀ ਹਰਮਨ ਪਿਆਰਾ ਹੋ ਗਿਆ। ਇਸ ਅੰਦੋਲਨ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਜਾਨ ਅਹ ਜਾਗਰਣ ਦੇ ਨਾਲ-ਨਾਲ ਅੰਗਰੇਜ਼ ਵਿਰੋਧੀ ਤੱਤ ਵੀ ਮੌਜੂਦ ਸਨ। ਇਤਿਹਾਸਿਕ ਪਿਛੋਕੜ, ਭਾਰਤ ਦਾ ਪੂਰਬੀ ਅਹ ਪੂਰਬੀ ਭਾਰਤ ਦਾ ਇਤਿਹਾਸਿਕ ਵੀ ਹਿੰਦੂ ਮੁਸਲਿਮ ਏਕਤਾ ਦੇ ਵਿਰੁੱਧ ਸੀ ਜਿਸਦਾ ਕਾਰਨ ਸੀ ਵੱਖ-ਵੱਖ ਹਰਜਾਈਆਂ ਦਾ ਹਿੰਦੂ ਅਤੇ ਮੁਸਲਮਾਨਾਂ ਧੰਨਵਾਦ। ਤੇ ਉਸਤੋਂ ਬਾਅਦ ਹਰਮਨ-ਪਿਆਰਾ ਹੋ ਗਿਆ। ਸਮਾਜ ਵਿਗਿਆਨ ਦੀ ਦੇ ਵਿਸ਼ੇਸ਼ ਕਾਰਨ ਸਮਾਜ ਵਿਗਿਆਨ ਦੀ ਦੇ ਅਤੇ ਵਿਕਾਸ ਤੇ ਮੁੱਖ ਤੌਰ ਤੇ ਚਾਰ ਭਾਗ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਚਰਨ, ਸਮਾਜ ਵਿਗਿਆਨ ਦੇ ਵਿਕਾਸ ਦੇ ਪਹਿਲੇ ਚਰਨ ਨੂੰ ਦੋ ਭਾਗਾਂ ਵਿੱਚ ਵੰਡਿਆ, ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ ਚਰਨ ਹੈ ਜੋ ਵੈਦਿਕ ਅਤੇ ਮਹਾਂਵਾਕ ਕਾਲ

ਇਸ ਅਹ ਇਤਿਹਾਸਿਕ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਦੇ ਮੰਨਿਆ ਤੇ ਪੂਰਬ ਪੂਰੇ ਭਾਰਤ ਦੇ ਵਿਚਾਰ ਕੀਤੇ ਅਤੇ ਉੱਥੇ ਲੋਕਾਂ ਦੀਆਂ ਸਮੱਸਿਆਵਾਂ ਦਾ ਜ਼ਰੂਰਤ ਦਾ ਅਧੀਨ ਚਿੰਤਾ ਅਤੇ ਉਹਨਾਂ ਦਾ ਸਮਰੱਥਹੀਣਤਾ, ਉਹਨਾਂ ਨੇ ਭਾਰਤੀ ਸਮਾਜ ਵਿੱਚ ਵਿਵਸਥਾ ਨੂੰ ਵਿਕਸਿਤ ਕੀਤਾ। ਇਸ ਗੱਲ ਦਾ ਉਲੇਖਾ ਦੁਨਿਆਂ ਦੇ ਸਭ ਤੋਂ ਪੁਰਾਣੇ ਭਾਰਤ ਵਿੱਚ ਲਿਖ ਕੇ ਮਹਾਨ ਪ੍ਰਾਚੀਨ ਗ੍ਰੰਥ ਅਮ ਮਿਲਦਾ ਹੈ ਪੁਰਾਣੇ ਮਹਾਂਭਾਰਤ

ਹੋਰਨਾ ਵਿਸ਼ੇਸ਼ਤਾਵਾਂ ਤੋਂ ਇਲਾਵਾ ਦਾ ਧਰਮਾਂ ਪਰਿਵਾਰ ਆਦਿ ਸਮਾਜ ਵਿੱਚ ਵਿਕਸਿਤ, ਪ੍ਰਚਲਿਤ ਪ੍ਰਾਚੀਨ ਸੰਸਥਾਵਾਂ ਵਿੱਚੋਂ ਪ੍ਰਮੁੱਖ ਹਨ ਇਹਨਾਂ ਧਾਰਮਿਕਾਂ ਗ੍ਰੰਥਾਂ ਤੋਂ ਇਲਾਵਾ ਅਤੇ ਅਰਥ-ਸ਼ਾਸਤਰ ਵਿੱਚ ਭਾਰਤ ਦੀਆਂ ਉਸ ਸਮੇਂ ਦੀਆਂ ਸਮੱਸਿਆਵਾਂ ਦਾ ਸਮਾਜ ਵਿਸ਼ੇਸ਼ਣ ਨੂੰ ਦੇਖਣਾ ਮਿਲਦਾ ਹੈ।

union ਵਿਚਾਰ ਹੋਏ Plato ਨੇ Rubicon ਅਤੇ ਉੱਥੋਂ ਦੇ ethics politics ਵਿੱਚ ਉਸ ਸਮੇਂ ਦੀਆਂ ਪਰਿਵਾਰਿਕ

ਨੇ ਇੱਕ ਸੋ ਪੰਜਾਹ ਤੋਂ ਵੱਧ ਛੋਟੇ ਵੱਡੇ ਰਾਜਾਂ, ਰਾਜਨੀਤਿਆਂ, ਸਮਾਜਿਕ, ਧਾਰਮਿਕ, ਆਰਥਿਕ ਵਿਸ਼ੇਸ਼ਤਾਂ ਦਾ ਅਧਿਐਨ ਕੀਤਾ ਅਤੇ ਆਪਣੀਆਂ ਕਿਤਾਬਾਂ ਵਿੱਚ ਵਿਚਾਰ ਦਿੱਤੇ। ਦੂਜਾ ਚਰਨ ਹੈ ਕਿਤਾਬਾਂ ਸਮਾਜਿਕ ਵਿਗਿਆਨੀਆਂ ਦੇ ਵਿਸ਼ੇਸ਼ ਤੇ ਦੂਜੇ ਚਰਨ ਵਿੱਚ ਛੇਵੀਂ ਸਦੀ ਤੋਂ ਲੈ ਕੇ ਚੌਦਵੀਂ ਸਦੀ ਤੱਕ ਕਾਲ ਮੰਨਿਆ ਜਾਂਦਾ ਹੈ ਇਸ ਕਾਲ ਦੇ ਸ਼ੁਰੂਆਤੀ ਚਰਨ ਵਿੱਚ ਸਮਾਜਿਕ ਸਮੱਸਿਆਵਾਂ ਨੂੰ ਸਮਝਣ ਦੇ ਲਈ ਧਰਮ ਤੇ ਦਾਸਾਂ ਦੀ ਮਦਦ ਲਈ ਗਈ ਹੈ।

ਨੇ ਦਿੱਤੇ data ਦੀਆਂ ਸਮਾਜਿਕ ਸੰਭਾਵਨਾਵਾਂ ਨੂੰ ਸਮਝਣ ਦੇ ਲਈ ਕਾਰਜ ਕਰਨ ਦੇ ਸੰਬੰਧਾਂ ਨੂੰ ਸਪੱਸ਼ਟ ਕੀਤਾ। ਇਸ ਤਰ੍ਹਾਂ ਸਮਾਜ ਦੇ ਵਿਗਿਆਨ ਦਾ ਰੂਪ ਬਣਨ ਲੱਗ ਗਈ। ਧੰਨਵਾਦ। ਮੇਰਾ ਨਾਮ ਸੰਜੇ ਅਰੋੜਾ ਏ ਜੀ ਮੈ ਸਿੱਧੂ ਮੂਸੇਵਾਲੇ ਦਾ ਜੀ ਬਹੁਤ { बड़ा } Fan { था } ਜੀ ਪਤਾ ਲੱਗਾ ਸਿੱਧੂ ਮੂਸੇਵਾਲੇ ਬਾਰੇ ਜੀ ਆ ਚੱਕਰ ਹੋ ਗਿਆ। ਜਦ ਦਾ ਮੈਨੂੰ ਬਹੁਤ ਦੁੱਖ ਏ ਜੀ। ਸਾਰੇ ਗਾਂਣੇ ਸੁਣਦਾ ਸੀ ਜੀ ਸਿੱਧੂ ਮੂਸੇਵਾਲੇ ਦੇ ਮੈ। ਮੈਨੂੰ ਬਹੁਤ ਖੁਸ਼ੀ ਏ ਜੀ ਵੀ ਏਡੇ ਵਧੀਆ ਵਧੀਆ ਗਾਂਣੇ ਕੱਢੇ ਆ ਸਿੱਧੂ ਮੂਸੇਵਾਲੇ ਨੇ ਜੀ। ਹੁਣ ਜਦ ਦਾ ਉਹਦਾ ਉਹ ਹੋਇਆ ਉਹਦੇ ਕਾਤਲਾਂ ਬਾਰੇ ਵੀ ਪਤਾ ਲੱਗ ਗਿਆ ਸਰ ਚੈੱਕ ਹੋ ਗਏ ਐ। ਦੋ ਦਾ ਕੱਲ ਐਨਕਾਊਂਟਰ ਹੋਇਆ ਉਹਦੇ ਕਾਤਲਾਂ ਦਾ ਈ। ਮੇਰਾ ਨਾਮ ਸੰਜੇ ਆ ਜੀ {नाले क्या} ਕਹਿੰਦੇ ਆ ਉਸਨੂੰ। ਮੈ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਆ। ਮੈ ਮੇਰੀ ਇਕ ਸਹੇਲੀ ਸੀ ਨਵਜੋਤ ਕੌਰ

ਆਹ ਗੱਲ ਸੁਨ ਕੇ ਨਾ ਮੈਨੂੰ ਏਨਾ ਉਹ ਹੁੰਦਾ ਸੀ ਗਾ ਨਾ। ਮੈ ਪਹਿਲਾ ਸਿੱਧੂ ਮੂਸੇਵਾਲੇ ਦੇ ਗਾਣੇ ਫੁੱਦੂ ਬੰਦਾ ਸਮਝਦਾ ਸੀ ਸਿੱਧੂ ਮੂਸੇਵਾਲੇ ਨੂੰ। ਪਹਿਲਾ ਮੈ ਸਮਝਦਾ ਈ ਨਹੀਂ ਸੀ ਗਾ ਵੀ ਉਹ ਬੰਦਾ ਏ। ਜਦ ਦਾ ਮੈ ਉਹਦੇ ਗਾਣੇ ਮੈ ਸੁਨਣ ਲੱਗਿਆ ਨਾ ਦਿਲ ਨਾਲ ਏ ਰੀਝ ਨਾਲ ਸੁਨਣ ਲੱਗਿਆ ।

ਮੈ ਗਿਆਰਵੀ Class ਚ ਦਸਵੀਂ Class ਚ ਸੀ ਗਾ। ਜਦ ਉਹ ਮੈਨੂੰ ਕੁੜੀ ਮਿਲੀ ਸੀ ਪਹਿਲੀ ਵਾਰ। ਪਹਿਲੋਂ ਵਾਰ ਉਹ ਕੁੜੀ ਮਿਲੀ ਮੈਨੂੰ ਗਿਆਰਵੀ Class ਚ ਮੈ ਹੋਇਆ ਦਸਵੀ ਚ ਸੀ ਗਾ। ਠੀਕ ਏ ਜੀ ਮੈ ਰੋਜ ਉਹਦੇ ਪਿੱਛੇ ਜਾਣਾ ਕੁੜੀ ਦੇ। ਰੋਜ ਉਹਨੂੰ Follow ਕਰਨਾ ਕੁੜੀ ਨੂੰ। ਐਕਟਿਵਾ ਤੇ ਆਉਂਦੀ ਸੀ ਗੀ ਮੈ ਮੋਟਰ ਸਾਈਕਲ ਤੇ ਆਉਂਦਾ ਸੀ ਉਹ ਅਕਟਿਵਾਂ ਤੇ ਆਉਂਦੀ ਸੀ। ਏਦਾਂ ਏਦਾਂ ਕਰਦੇ ਕਰਦੇ ਓਹਨੇ ਮੈਨੂੰ ਦੇਖਣਾ ਮੈ ਉਹਨੂੰ ਦੇਖਣਾ।

ਆਵਦੀ Friend ਨੂੰ ਕਹਿਤਾ ਮੈ। ਮੈ ਇੱਕ ਕੁੜੀ ਨੂੰ Like ਕਰਦਾ ਏਦਾਂ ਏਦਾਂ ਪਿਆਰ ਕਰਦਾ ਐ । ਮੈ ਉਸ ਕੁੜੀ ਨਾਲ ਕਰਨੀ ਕਰਨੀ ਏ ਜੋ ਮਰਜ਼ੀ ਹੋ ਜੇ । ਬਸ ਉਹ ਮੈਨੂੰ ਕਹਿਣ ਲੱਗ ਗਈ ਵੀ ਆ ਕਰਾ ਦੂੰਗੀ ਯੇ ਏ ਵੋ ਏ। ਬਸ ਏਦਾਂ ਏਦਾਂ ਕਰਕੇ ਮੇਰੀ ਗੱਲ ਹੋਈ। Instagram ਤੇ Whatsapp ਤੇ ਮੈ ਉਹਦਾ ਨੰਬਰ ਨੁਮਬਰ ਮੰਗਿਆ। ਉਹਨੇ ਪਹਿਲਾ ਮੈਨੂੰ Ignore ਕਰਨਾ ਸ਼ੁਰੂ ਕਰਤਾ। ਨੰਬਰ ਦਿੱਤਾ ਨਹੀਂ ਮੈਨੂੰ। ਠੀਕ ਏ ਜੀ ਫੇਰ ਕੀ ਹੋਇਆ ਮੈ ਓਹਦੀਆ ਮਿੰਨਤਾਂ ਮੁਨਤਾ ਕਰਿਆ ਜੀ Please ਮੈ ਤੈਨੂੰ Like ਕਰਦਾ ਏਦਾਂ ਓਦਾਂ ਤੁਹਾਡੇ ਪਿੱਛੇ Serious ਆ ਮੈ ਵਿਆਹ ਕਰਾਨਾ ਏਦਾਂ ਓਦਾਂ। ਉਹ ਕਿੱਤੇ ਦੱਸ ਪੰਦਰਾਂ ਦਿਨ ਬਾਅਦ ਓਹਨੂੰ Realise ਹੋਇਆ ਹੋਣਾ ਵੀ ਹੈ ਭੀ ਚੱਲ ਮੁੰਡਾ ਮੈਨੂੰ ਪਿਆਰ ਕਰਦਾ। ਮੇਰੇ ਪਿੱਛੇ ਫਿਰਦਾ ਰਹਿੰਦਾ।

ਵਧੀਆ ਤਰੀਕੇ ਨਾਲ ਐਨ ਵਧੀਆ ਹੋਇਆ ਸਬ ਕੁਛ। ਤੇ ਓਹਤੋਂ ਬਾਅਦ ਕਿਆ ਹੋਇਆ ਜੀ ਉਹ ਕੁੜੀ ਨੇ ਮੇਰੇ ਘਰ ਘਰ ਆ ਗਈ ਇੱਕ ਦਿਨ। ਮਤਲਬ ਕਿ ਮੈ ਆਪਣੇ ਘਰਾਂ ਬਾਰੇ ਦੱਸਤਾ ਸਬ ਕੁਛ ਵੀ ਮੈ ਇੱਥੇ ਰਹਿੰਦਾ ਇੱਥੇ ਰਹਿੰਦਾ ਸਬ ਕੁਛ ਐਨ ਵਧੀਆ ਤਰੀਕੇ ਨਾਲ ਹੋਇਆ। ਉਸ ਕੁੜੀ ਨਾਲ ਮੈ ਸਬ ਕੁਛ Relationship ਜਿਨੂੰ ਕਹਿੰਦੇ ਨਾ ਐਨ ਚੰਗੀ ਤਰ੍ਹਾਂ Physical Relationship ਸਬ ਕੁਛ ਮਤਲਬ ਸਬ ਕੁਛ ਸੀ ਗਾ ਯਾਰ ਮੇਰਾ। ਸਬ ਕੁਛ ਉਹ ਸੀ ਗੀ ਮੇਰਾ ਇੱਕ Time ਬਹੁਤ ਨਸ਼ਾ ਕਰਿਆ ਜੀ ਉਸ ਕੁੜੀ ਪਿੱਛੇ ਮੈ ਬਹੁਤ ਹੀ ਜਿਆਦਾ। ਹੁਣ ਵੀ ਕਰਦਾ ਜੀ ਬਰਬਾਦ

ਉਹ ਸੀ ਗੀ ਨਾ। ਮੇਰੇ ਘਰ ਦੀਆ ਮੇਰੇ ਘਰ ਦੇ ਨੂੰ ਓਹਨੇ ਡੈਡੀ ਕਹਿਣਾ ਮੰਮੀ ਨੂੰ ਮੰਮੀ ਕਹਿਣਾ ਭੈਣ ਨੂੰ ਭੈਣ ਕਹਿਣਾ ਰੋਟੀ ਨਾਲ ਖਾਣੀ ਛੁੱਟੀ ਹੋਣੀ ਸਕੂਲ ਤੋਂ Bunk ਮਾਰਨਾ। ਕੱਠੇ ਰਹਿਣਾ ਅਸੀਂ ਕੱਠੇ ਖਾਣਾ ਅਸੀਂ। ਪੰਜ ਸਾਲ ਘੱਟ ਨਹੀਂ ਹੁੰਦੇ ਜੀ ਪੰਜ ਸਾਲ

ਦੋ ਸਾਲ ਲਗਾਤਾਰ ਨਾਲ ਏਦਾਂ ਏ ਹੁੰਦਾ ਰਿਹਾ। ਫਿਰ ਤੀਸਰੇ ਸਾਲ ਘਰ ਦੀਆ ਨੇ ਮੇਰੇ ਹੱਦ ਏ ਛੱਡਤੀ ਤੈਨੂੰ ਪਾੜ੍ਹਾਣਾ ਈ ਨਹੀਂ ਹੁਣ ਤੂੰ ਹੈ ਈ ਨਹੀਂ ਪੜਨੇ ਲਾਇਕ। ਤੂੰ ਉਸ ਕੁੜੀ ਪਿੱਛੇ ਜਾ। ਮੇਰੇ ਘਰ ਦੀਆ ਨੇ ਮੈਨੂੰ ਏਨਾ ਸਮਝਾਇਆਂ ਮੇਰੀ ਮੰਮੀ ਨੇ ਮੈਨੂੰ ਏਨਾ ਸਮਝਾਇਆਂ ਵੀ ਉਹ ਕੁੜੀ ਤੇਰੀ ਜਿੰਦਗੀ ਖਰਾਬ ਕਰਦੂਗੀ ਸੰਜੇ ਤੂੰ ਆਪਣੀ ਜਿੰਦਗੀ ਵੱਲ ਦੇਖ।

ਦੱਸ ਨਹੀਂ ਸਕਦਾ ਤੁਹਾਨੂੰ ਮੈ। ਜਿੱਥੋਂ ਤੁਹਾਨੂੰ Start ਕਰੀ ਮੈ ਸਿੱਧੂ ਮੂਸੇਵਾਲੀ ਦੀ ਮੈ। ਮੈ ਸਿੱਧੂ ਮੂਸੇਵਾਲੇ ਨੂੰ ਪਹਿਲਾ ਇਹੋ ਕਰਦਾ ਸੀ ਹੈਟ । ਲੇਕਿਨ ਹੁਣ ਨਹੀਂ ਹੁਣ ਸਿੱਧੂ ਮੂਸੇਵਾਲਾ ਆਪਣਾ ਬਾਈ ਏ। ਆਪਾ ਦਿਲੋਂ Respect ਕਰਦੇ ਆ ਉਹਦੀ ਦਿਲੋਂ ਓਹਦੇ ਗਾਣੇ ਸੁਣਦੇ ਆ। ਦਿਲੋਂ Fan ਆ ਓਹਦਾ ਮੈ ਬਸ ਸੱਚੀ ਗੱਲ ਦੱਸਾਂਗਾ। ਤੇ ਦੂਜੀ ਗੱਲ ਰਹੀ ਆਪਣੀ ਸਹੇਲੀ ਦੀ ਨਵਜੋਤ ਦੀ ਉਹ ਮੈ ਜਿਦਾ ਮੈਨੂੰ ਧੋਖਾ ਦੇ ਗਈ ਨਾ ਉਹ ਉਹਦਾ ਓਹਨੂੰ ਵੀ ਧੋਖਾ ਈ ਮਿਲੂਗਾ। ਆ ਮੀ ਤੋਂ ਲਿਖ ਕੇ ਲੇਲੋ ਗੱਲ। ਸੱਚੀ ਕਹਿ ਰਿਹਾ ਓਹਨੂੰ ਵੀ ਧੋਖਾ ਹੀ ਮਿਲੂਗਾ। ਅੱਜ ਨਹੀਂ ਮਿਲੂਗਾ, ਕੱਲ ਨਹੀਂ ਮਿਲੂਗਾ, ਸਾਲ ਬਾਅਦ ਮਿਲੂਗਾ, ਦੋ ਸਾਲ ਬਾਅਦ ਮਿਲੂਗਾ, ਚਾਹੇ ਪੰਜ ਸਾਲ ਬਾਅਦ ਮਿਲੂਗਾ ਓਹਨੂੰ ਮਿਲੂਗਾ। ਜਦ ਦੀ ਉਹ ਮੈਨੂੰ ਛੱਡ ਕੇ ਗਈ ਏ ਮੈ ਕਿਸੇ ਕੁੜੀ ਨਾਲ ਮਤਲਬ Relation ਚ ਨਹੀਂ ਆਇਆ। ਮੈਨੂੰ ਦੋ ਤਿੰਨ ਕੁੜੀਆਂ ਕਹਿ ਵੀ ਰਹੀਆਂ ਵੀ ਸੰਜੇ

ਇੰਨਾ ਪਿਆਰ ਕਰਦਾ ਸੀ ਗਾ ਨਾ ਓਹਨੂੰ ਇੰਨਾ ਪਿਆਰ ਕਰਦਾ ਸੀ ਗਾ ਨਾ ਓਹਨੂੰ ਦੱਸ ਨਹੀਂ ਸਕਦਾ ਜੀ । ਬਹੁਤ ਹੀ ਜਿਆਦਾ ਓਹਨੂੰ ਪਿਆਰ ਕਰਦਾ ਸੀ ਗਾ ਮੈ। ਹੱਦ ਤੋਂ ਵੱਧ ਪਿਆਰ ਕਰਦਾ ਸੀ ਗਾ। ਨਸ਼ਾ ਆਪ ਮੈ Start ਕੀਤਾ ਉਸ ਕੁੜੀ ਪਿੱਛੇ ਕੀਤਾ। ਪਹਿਲਾ ਮੈ ਘੱਟ ਵੱਧ ਨਸ਼ਾ ਕਰਦਾ ਸੀ ਗਾ ਫੇਰ ਮੈ ਵੱਧ ਹੋਇਆ। ਫੇਰ ਹੋਰ ਵੱਧ ਹੋਇਆ ਫੇਰ ਪਰਚੇ ਪੈਣ ਲੱਗ ਪਏ। ਪਰਚੇ ਜੇਲਾਂ ਗਿਆ। ਜੈਲ ਚ ਮੁਲਾਕਾਤ ਜੈਲ ਚ ਨਹੀਂ ਕਦੀ ਮੁਲਾਕਾਤ ਤੇ ਆਇ ਇਹ ਕੁੜੀ ਅੱਜਤਕ। ਕਦੀ ਵੀ ਨਹੀਂ ਆਇ ਜੇਲ ਚ ਮੁਲਾਕਾਤ ਨਾ ਕਦੀ Phone ਆਇਆ। ਬਾਹਰ ਆਉਂਦਾ ਸੀ ਗਾ। ਮੈਨੂੰ ਸ਼ੱਕ ਹੋਗਿਆ ਵੀ ਗੱਲ ਚੱਲ ਰਹੀ ਇਹਦੀ ਕਿਸੇ ਨਾਲ। ਮੈ ਪੁੱਛਿਆ ਮੈਨੂੰ Ignore ਕਰਨਾ ਸ਼ੁਰੂ ਕਰਤਾ ਇਹਨੇ। ਵੀ ਨਹੀਂ ਸੰਜੇ ਮੈ ਤੁਹਾਨੂੰ ਪਿਆਰ ਕਰਦੀ ਆ। ਏਦਾਂ ਨਹੀਂ ਏਦਾਂ ਨਹੀਂ ਯਾਰ ਬੰਦੇ ਨੂੰ ਬੰਦਾ ਫੁੱਦੂ ਬਣਾਉਦਾ ਬੰਦੇ ਨੂੰ ਪਤਾ ਲੱਗ ਜਾਂਦਾ। ਵੀ ਕੁੜੀ ਕਿਦਾਂ ਦੀ ਆ ।

ਮੇਰੇ ਜਨਮ ਦਿਨ ਵਾਲੇ ਦਿਨ ਵੀ ਮੈਨੂੰ ਨਹੀਂ Phone ਕਰਿਆ ਤੁਸੀਂ ਦੇਖ ਲੋ। ਐਤਕੀ ਕਿਯਪਤਾ ਫੋਨ ਕਰੂਗੀ ਨਹੀਂ ਕਰੂਗੀ ਇਸੇ ਉਡੀਕ ਚ ਆ ਮੈ। ਫੋਨ ਆਜੂੰਗਾ ਨਾ ਉਹਦਾ ਬਸ। ਇੱਕ ਵਾਰ ਓਹਦੇ ਨਾਲ ਇਹੋ ਕਹਿਣਾ ਬਸ ਉਸਨੂੰ ਮੈ। ਵੀ ਤੂੰ ਕਰਕੇ ਕਿਉਂ ਗਈ ਮੇਰੇ ਨਾਲ ਏਦਾਂ। ਛੇ ਸਾਲ

ਪਿਆਰ ਕਿਆ ਏਨੀਆਂ ਕੁੜੀਆਂ ਛੱਡੀਆਂ ਨਾ ਉਸ ਪਿੱਛੇ ਏਨਾ ਪੈਸੇ ਬਰਬਾਦ ਕਰਿਆ ਬਹੁਤ ਪੈਹਾ ਬਰਬਾਦ ਕਰਿਆ ਮੈ । ਕੋਈ ਯਾਰੀ ਦੋਸਤੀ ਨਹੀਂ ਕੋਈ ਕੁਛ ਨਹੀਂ ਯਾਰ ਮੈਨੂੰ ਕਹਿੰਦੇ ਸੀ ਗੇ ਸੰਜੇ ਛੱਡ ਦੇ ਇਹ ਕੁੜੀ ਧੋਖੇਬਾਜ ਏ। ਮੈ ਕਿਹਾ ਨਹੀਂ ਯਾਰ ਪਿਆਰ ਕਰਿਆ । ਪਰ ਉਸ ਕੁੜੀ ਪਿੱਛੇ ਮੈ ਆਪਣਾ ਪਹਿਲਾ ਪਿਆਰ ਛੱਡਿਆ ਜਿਹੜਾ ਮੈਨੂੰ ਸਕੂਲ ਟਾਈਮ ਮਤਲਬ ਕੀ ਪੰਜਵੀ ਛੇਵੀ ਤੋਂ ਕੁੜੀ ਸੀ ਗੀ ਨਾ ਨਾਲ ਮੇਰੇ ਸੱਤ ਸਾਲ ਰਹੀ ਏ ਨਾਲ ਮੇਰੇ ਰਾਧਿਕਾ। ਰਾਧਿਕਾ ਵਰਮਾ ਨਾਮ ਉਹਦਾ ਉਹ ਛੱਡੀ ਏ ਉਸ ਕੁੜੀ ਪਿੱਛੇ ਮੈ। ਓਹ ਕੁੜੀ ਨੇ ਰਾਧਿਕਾ ਨੇ ਮੈਨੂੰ ਕਿਹਾ ਸੀ ਗਾ ਸੰਜੇ

ਰੋ ਰੋ ਕੇ ਵੀ ਰਾਧਿਕਾ ਮੇਰੇ ਨਾਲ ਏਦਾਂ ਹੋ ਗਿਆ। ਉਹ ਵਿਚਾਰੀ ਉਹ ਕਿਸੇ ਹੋਰ ਨਾਲ Relationship ਚ ਆ ਓਹਨੇ ਵੀ ਐ ਕਹਿਤਾ। ਉਹ ਵੀ ਰੋਣ ਲੱਗ ਗਈ ਅੱਗੋਂ। ਦੇਖਲੋ ਏਨਾ ਪਿਆਰ ਕਰਦੀ ਸੀ ਮੈਨੂੰ ਰਾਧਿਕਾ। ਉਹ ਵੀ ਰੋਣ ਲੱਗ ਗਈ ਹਾਂ ਵੀ ਮੇਰੀ ਜਿੰਦਗੀ ਖਰਾਬ ਹੋ ਗਈ। ਉਸ ਕੁੜੀ ਦੀ ਮੈ ਇੱਕ ਨਹੀਂ ਸੁਣੀ। ਇੱਕ ਵੀ ਜਿਹਨੂੰ ਕਹਿੰਦਾ ਨਾ ਇੱਕ ਗੱਲ ਨਹੀਂ ਸੁਣੀ ਉਸ ਕੁੜੀ ਦੀ ਮੈ । ਬਹੁਤ ਹੁੰਦਾ ਮੈਨੂੰ ਰਾਧਿਕਾ ਦੇ ਉਪਰ ਤੇ ਯਾਰ ਮੇਰਾ ਪਹਿਲਾ ਪਿਆਰ ਸੀ ਗਾ ਉਹ। ਅੱਜ ਵੀ ਮੇਰੇ ਨਾਲ ਗੱਲ ਕਰਦੀ ਏ ਰਾਧਿਕਾ ਇਹੋ ਜਿਹੀ ਗੱਲ ਨਹੀਂ ਹੇਗੀ।

ਉਹ ਹੁਣ ਪ੍ਰਵਾਹ ਨਹੀਂ ਕਰਦੀ ਉਸ ਗੱਲਾਂ ਦੀ। ਉਹਦੇ BoyFriend ਨੂੰ ਮੈ ਕਿਹਾ ਸੀ ਯਾਰ ਬਾਈ ਏਦਾਂ ਦੀ ਕੋਈ ਗੱਲ ਨਹੀਂ ਏ ਮੇਰੀ ਠੀਕ ਕੀ ਨਹੀਂ। ਮੇਰੀ ਪਹਿਲਾ ਸੀ ਗੀ ਇਸ ਨਾਲ ਠੀਕ ਕੀ ਨਹੀਂ ਹੁਣ ਇਹੋ ਜਿਹਾ ਕੋਈ ਚੱਕਰ ਨਹੀਂ ਏ। ਜਿਦਾ ਵੀ ਹੇਗਾ ਠੀਕ ਨਹੀਂ ਤੂੰ ਆਪਣਾ ਰੱਖ ਬਈ ਪਿਆਰ ਮੈ ਇਹੋ ਜਿਹਾ ਗੱਲ ਨਹੀਂ ਸੋਚੂਗਾ ਵੀ ਹਾਂ ਮੈ ਇਹਦੇ ਨਾਲ ਗੱਲ ਕਰਦਾ ਵੀ ਕਿਸੇ ਮਤਲਬ ਨੂੰ ਕਰਦਾ। ਮੇਰਾ ਦਿਲ ਕਰਦਾ ਮੈ ਤਾਂ ਕਰਦਾ ਇਹਦੇ ਨਾਲ ਗੱਲ ਓਦਾਂ ਨਹੀਂ ਮੈ ਕਰਦਾ । ਉਹ ਵੀ ਕਹਿੰਦਾ ਕਹਿੰਦਾ ਕੋਈ ਚੱਕਰ ਨਹੀਂ ਯਾਰ ਮੈਨੂੰ ਪਤਾ ਤੇਰੇ ਬਾਰੇ

ਉਹ ਵੀ ਮੁੰਡਾ ਠੀਕ ਏ। ਮੈ ਰਾਧਿਕਾ ਨੂੰ ਸਮਝਾਇਆ ਕਿ ਵਿਆਹ ਕਰਾ ਲਈ ਇਹਦੇ ਨਾਲ ਮੁੰਡਾ ਠੀਕ ਏ ਯਾਰ। ਠੀਕ ਕੀ ਨਹੀਂ ਕਾਹਨੂੰ ਤੂੰ ਆਪਣੀ ਜਿੰਦਗੀ ਖ਼ਰਾਬ ਕਰੂਗੀ । ਉਹ ਵੀ ਕਹਿੰਦਾ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਬਾਕੀ ਗੱਲ ਰਹੀ ਜੀ ਠੀਕ ਕੀ ਨਹੀਂ ਉਹਦੀ ਨਵਜੋਤ ਦੀ

ਹਾਂਜੀ ਬੀਜੀ ਕਿਵੇਂ ਹੋ? ਵਧੀਆ ਜੀ ਤੁਸੀਂ ਦੱਸੋ।

ਕੁਛ ਨੀ ਬਸ ਚੱਲੀ ਹੈ ਮੈਂ office ਅੱਛਾ ਹੋਰ ਨਵੀਂ ਤਾਜ਼ੀ ਨਵੀਂ ਤਾਜ਼ੀ ਕੁਛ ਨੀ। ਅੱਛਾ। ਕੱਪੜੇ ਲਏ ਨੀ ਨਵੇਂ। ਲੈਣੇ ਹੈ ਮੈਂ ਮੰਮੀ ਦੀ salary ਮਿਲਣੀ ਨਾ payment ਲੈਣੇ ਤਨਖਾਹ ਹੁੰਦਾ, ਬਕਵਾਸ ਕਰੀ ਜਾਂਦੀ ਪੇਅ ਫਲਾਨਾ ਧਿਮਕੜਾ। ਅੱਛਾ ਜੀ

ਹੋਰ ਕੁਛ ਨੀ ਮੰਮੀ ਨੇ ਦੋ ਸੌ ਰੁਪਇਆ ਦਿੱਤਾ ਮੈਂ ਜੁੱਤੀ ਲੈਣੀ। ਲੈ ਨਾ। ਮੰਮੀ ਨੇ ਦੋ ਸੌ ਰੁਪਇਆ ਦਿੱਤਾ ਵਾ ਉਹਦੀ ਜੁੱਤੀ ਲੈਣੀ। ਅੱਛਾ।

ਹੋਰ ਨਵੀਂ ਤਾਜ਼ੀ।

ਹੋਰ ਬਸ ਕੱਪੜੇ ਲੈਣੇ ਮੈਂ ਵਿਆਹ ਗਾ ਅੱਜ ਸਾਡੇ

ਰਾਤ ਦਾ ਵਿਆਹ ਵਾ ਅੱਛਾ। ਹਾਂਜੀ ਹੁਣ ਰੋਟੀ ਹੈ। ਅੱਛਾ। ਹੋਰ ਸੁਣਾ ਹੋਰ ਤੁਸੀਂ ਦੱਸੋ ਕਿਹਦਾ ਕਿਹਦਾ phone ਆਇਆ ਅੱਜ ਦਾ ਆਇਆ ਥਾ Phone ਡੋਬ ਦਿੱਤਾ ਉਹਨੇ phone ਆਪਣਾ ਫਿਰ ਸੁੱਟਤਾ ਪਾਣੀ ਚ ਉਸਦੇ ਨਾਲ ਜਿਹੜਾ ਡਿੱਗਿਆ ਸੀਗਾ ਕੱਢਿਆ ਕੱਢਕੇ ਉਹਨੇ ਏਦੀਂ